ਮੁਰਾਦ ਬੜੀ ਭੰਡਿਆ ਤਕ ਤੇ ਇਸ ਵਿਚਾਲੇ ਜਦੋ ਵੀ ਪਾਸਿਆਂ ਦਾ ਸਵਾਲ ਆਂਦਾ ਇਕੋ ਦਲੀਲ ਨਾਲ ਪਤਨੀ ਦੇ ਤੱਸਲੀ ਹੋ ਜਾਂਦੇ ਮਾਮਾ ਜੋ ਹੈ ਓਥੇ ਗੱਲਾਂ ਕਰਦਿਆਂ ਕਰਦਿਆਂ ਜਿਉਂ ਸਿੰਘ ਨੂੰ ਫੇਰ ਨੀਂਦ ਆ ਗਯੀ ਦਰ੍ਸਾਲ ਉਹ ਜਮਨਾ ਜਮੰਤ੍ਰ ਤੋਂ ਨੀਂਦਰ ਦਾ ਭੁੱਖਾ ਆ ਜਿਸ ਕਰਕੇ ਓਹਦੀ ਨੀਂਦਰ ਭੁੱਖ ਓਹਦਾ ਪਿੱਛਾ ਨੀ ਛੱਡ ਦੇ ਕਿਸੇ ਵੇਲੇ ਵੀ ਆ ਜਾਂਦੇ ਆ ਸਾਰੀ ਰਾਤ ਕੋਲਿਆਂ ਨਾਲ ਘੁਲਦਾ ਘੁਲਦਾ ਜਦੋ ਨੀਂਦਰ ਦਾ ਭੰਗਾ ਪੂਰਾ ਕਰਨ ਲਈ ਕਵਾਟਰ ਤਕ ਪੋਂਛਡਾ ਹੈ ਤਾ ਗੋਹੇ ਵਰਡ ਦੀਆ ਹੀ ਗ੍ਰਹਿਸਤ ਡਾ ਜਿੰਮੇਵਾਰੀਆਂ ਉਸ ਡਾ ਅੱਖਾਂ ਵਿੱਚੋ ਨੀਂਦਰ ਨੂੰ ਦਿੰਦੇ ਫੇਰ ਵਿਉ ਭੁੱਲ ਭੁਲੇਖੇ ਮੰਜੇ ਜਾ ਲੇਟੇ ਬਗੈਰ ਦਾ ਦਵਾ ਦਾਰੂ ਸੋਡਾ ਪਤਾ ਫਿਟਕਾਰ ਦੇਂਦੀ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 ਜਾਨ ਬਾਰੇ ਉਸ ਨੇ ਜਦ ਕਦੇ ਬ ਸੋਚ ਵਿਚਾਰ ਕੀਤੇ ਗੁਰੂ ਬਾਬੇ ਦੇ ਸੁਖਣਾ ਦੇ ਨਾਲ ਨਾਲ ਇਹ ਖਿਆਲ ਵੀ ਬਰਾਬਰ ਓਇਹਣੁ ਆਂਦਾ ਰਹਿਗੇ ਕਿ ਛੁਟੀਆਂ ਦੇ ਦਿਨ ਹੀ ਰੱਜ ਰੱਜ ਕੇ ਸੋਵੇਗਾ। ਫੇਰ ਸੋਵੇਗਾ ਵੀ ਮਾਮੇ ਦੇ ਮਹਲ ਵਰਗੀ ਕੋਠੀ ਵਿਚ ਖੁਦ ਗਾੜਾ ਡਾਰ ਬਿਸਤਰੇ ਤੇ ਨਿਗਾਹ ਨਿਗਾਹ ਕਮਰਾ ਜਿਥੇ ਨਾ ਕਿਸੇ ਅਫਸਰ ਦੇ ਵਗੈਰ ਦਾ ਕੋਈ ਫਿਕਰ ਹੋਵੇਗਾ ਉਸਨੂੰ ਨਾ ਹੀ ਗਰੋਗੀ ਵਰਤਣ ਗਰੋਗੀ ਮਤਲਬ ਉਸ ਦੀਆ ਜੋ ਘਰਦਿਆਂ ਪ੍ਰੇਸ਼ਾਨੀਆਂ ਮਾਤਲੰਬ ਝੰਝਰ ਘਰਦਿਆਂ ਜੋ ਪੜ੍ਹਨੀਆਂ ਸਨ ਉਸਦਾ ਵੀ ਕੋਈ ਵੀ ਵਾਸਤਾ ਨੀ ਹੋਏਗਾ ਉਸ ਨੁਕੋਈ ਵੀ ਫਿਕਰ ਨੀ ਹੋਏ ਗਈ ਉਹ ਕੁਜ ਦੀਨਾ ਦੇ ਲਾਇ ਉਹ ਅਰਾਮ ਨਾਲ ਸਏਗਾ ਬਿਨਾ ਕਿਸੇ ਫਿਕਰ ਤੋਂ ਕਿਸੇ ਵੇਲੇ ਗੱਡੀ ਵਿਚ ਬੇਥਯਾ ਵੀ ਓਹੀ ਜਨਮ ਜਨਮਾਂਤਰਾਂ ਦੇ ਨੀਂਦਰ ਉਂਦਾ ਉਗਮੀਆਂ ਹੋਇਆ ਸਦੀ ਉਹ ਨਗਰੀਆਂ ਹੋਯਾ ਸੀ ਓਂਗ ਆ ਨੀਂਦ ਜੋ ਕੁਜ ਵੀ ਸੀ

ਉਹ ਇਕ ਚਮ ਚਮ ਕਰਦਾ ਚੰਦੋਯ ਬਾਬੇ ਅਗੇ ਭੇਟ ਕਰ ਰਿਹਾ ਸੀ ਤੇ ਬਾਬਾ ਓਹਦੇ ਤੇ ਸ਼ਰਧਾ ਭਗਤੀ ਉਤੇ ਨਿਹਾਲ ਹੋਈ ਕੇ ਉਸਨੂੰ ਸੱਤ ਪੁਤ੍ਰ ਦਾ ਡੰਨ ਬਕਸ਼ ਰਿਹਾ ਸੀ ਇਹ ਸੰਸਕਾਰ ਦੇ ਤਾਤੀ ਸਵਾਮੀ ਹਵਾ ਦਾ ਬੁੱਲ੍ਹਾ ਕਿਥੋਂ ਆਯਾ ਹੀ ਤੁੜਕੂ ਲਗਾ ਆ ਕਿ ਜੇ ਮਾਮੀ ਓਹਨਾ ਕੋਲੋਂ ਨਾ ਮਿਲੇ ਫੇਰ ਕਿ ਬਣੇਗਾ ਤੁੜਕੂ ਲਗਨ ਮਤਲਬ ਚਿੰਤਾ ਲਗਨਿ ਪਰੇਸ਼ਾਨੀ ਹੋਣੀ ਸੱਚ ਕਿਸੇ ਨੇ ਬੋਲਿਯਤਾ ਜਿਉਂ ਸਿੰਘ ਸਖਤੀ ਲਹਿਜੇ ਵਿਕਸਹ ਬੋਲਿਆ ਜਨਾਨੀਆਂ ਦੇ ਪਿੱਛੇ ਮੈਟ ਹੁੰਦੇ ਆ ਪੰਜ ਵੇਲੇ ਸਮਝਿਆ ਤੈਨੂੰ ਬਾਈ ਤੂੰ ਚਿੰਤਾ ਨਾ ਕਰ ਮਾਮੇ ਹੋਣਾ ਨੂੰ ਅਸੀਂ ਕੋਈ ਦੁਆਪ੍ਣੇ ਆ ਨਾਲੇ ਕਿਹੜੀ ਕਿਥੇ ਗਿਣਤੀ ਆ ਵੀਹ ਪੰਜਾਹ ਦੀ ਗੁਰੂ ਦੀ ਮੇਹਰ ਨਾਲ ਅੰਦਰ ਬਾਹਰ ਭਰਿਆ ਰੱਖਦੇ ਨੇ ਤੂੰ ਵੇਖੀ ਤਾ ਸਹੀ ਮਾਮੀ ਵੀ ਮੇਰੀ ਅਸਲੋਂ ਮਾੜੀ ਨਹੀਂ ਪਰ ਤਝਹੋਰੀ ਸੁਮਣੀ ਆ ਪਰ ਸਾਡੇ ਨਾਲ ਥੋੜ੍ਹਾ ਸਿਉਂ ਪੁਣਾ ਕਰਨਾ ਆ ਸੋ ਪਰ ਤਝਹੋਰੀ ਸੁਮਣੀ ਆ ਕਰਨਾ ਸੋ ਪਹਿਲ ਪਿਲਾਹੀ ਸੁਖ ਕਾਕਾ ਓਹਨਾ ਘਰ ਚਲਾ ਜਾਂਦਾ ਨੀ ਥੋਰਦਾ ਬਹੁਤ ਤਾ ਹਨ ਦੀ ਟੇਲੀ ਤੇ ਵੀ ਧਾਰਨ ਗਏ ਹੀ ਨਾਲੇ ਤੈਨੂੰ ਵੀ ਕੁਜ ਲੀਰਾਂ ਲਤਾ ਦਵੇਗੀ ਨਾਲੇ ਜਦੋ ਓਹਨਾ ਨੂੰ ਸੁਖ ਵਾਲੀ ਗਲਕ ਦਸਿਉਈ ਤਾ ਉਹ

ਪੱਟੀ ਡਾ ਗੱਲਾਂ ਸੁਨ ਕੇ ਇੰਦਰ ਕੌਰ ਦਾ ਗਿਗਦਾ ਉਤਸ਼ਾਹ ਫੇਰ ਕਾਇਮ ਹੋਗਿਆ ਹਟਸ ਗੱਲ ਕਰਿ ਜਿਵੇਂ ਮਾਸਟਰ ਆਪਣੇ ਵਿਧਯਾਰਦੀ ਨੂੰ ਇਮਤਿਹਾਨ ਤੇ ਜਾਨ ਲਗਾ ਸਮਝਣਦਾ ਆ ਓਵੇਂ ਜੂਨ ਸਿੰਘ ਇੰਟਰ ਕੌਰ ਨੂੰ ਸਮਝਣਾ ਸ਼ੁਰੂ ਕਰ ਦਿਤਾ ਕਹਿੰਦਾ ਜਰਾ ਗਨ ਸਹਿਣ ਲਗਾਏ ਤਹਿਜੀਬ ਤਾ ਧਯਾਨ ਰੱਖੀ ਵਾਦੇ ਆਦਮੀ ਜੋ ਹੋਏ ਇਹਦਾ ਦਿਲ ਵੀ ਸੋਚਣਾ ਤੇ ਕੁਇਹੋ ਜੇ ਗਾਵਾਰਾ ਨਾਲ ਓਹਨਾ ਦੇ ਸਾਹ ਕਰਿ ਆਏ ਗਨ ਸਹਿਣ ਦਾ ਮਤਲੈਬ ਏਡੇ ਵੀਚ ਕਿ ਆ ਬੋਈਲਾਂ ਲੱਗਿਆ ਬੋਲਾਂ ਲੱਗਿਆ ਤਰਜੇਬ ਮਤਲਬ ਬੋਲਣ ਲਗਿਆ ਸੰਸਕਾਰ ਦਾ ਧਯਾਨ ਰੱਖੇ ਕਿਉਕਿ ਉਹ ਵਾਦੇ ਆਦਮੀ ਆ ਕੀਤੇ ਓਘਹ ਇਹ ਨਾ ਸੋਚਾਂ ਕਿ ਗਾਵਾਰਾ ਮਤਲਬ ਅਨਪ੍ਰਦਾ ਨਾਲ ਧਗਾਕਾਰੀ ਦਾ ਮਤਲਬ ਹੁੰਦਾ ਰਿਸ਼ਤੇਦਾਰੀ ਲੀ ਇੰਦਰ ਕੌਰ ਆਪਣੇ ਮਾਨ ਚ ਬੋਲੀ ਇੰਦਰ ਕੌਰ ਆਪਣੇ ਮਨ ਚ ਬੋਲੀ ਮੋਨਿ ਦੇ ਬਾਪੂ ਤੂੰ ਮੇਨੂ ਉੱਕਾ ਏ ਸਮਝਿਆ ਚੜਿਆ ਜਾਮਿ ਪਾਵੇ ਪਿੰਡ ਵਿਚ ਆ ਪਰ ਅੱਖਾਂ ਤਾ ਸ਼ਹਿਰ ਵਿਚ ਖੋਲਿਆ ਨੇ ਮਾਮੀ ਇਕ ਵਾਰੀ ਅਸ਼ ਅਸ਼ ਨਾ ਕਰ ਛਡਿ ਤਾ ਦਸੀ ਸ਼ਾਬਾਸ਼ ਏ ਸ਼ਾਬਾਸ਼ ਏ ਕਹਿ ਕੇ ਮੁਸ੍ਕੁਰਾਨਦਿਆ ਹੋਇਆ ਜਿਉਂ ਸਿੰਘ ਨੇ ਦੱਤ ਦਿਤੀ ਉਸਦੀ ਸਲਾਹ ਤਾ ਥਾਪਿ ਦੇਣ ਦੇ ਦੀ ਹੋਏ ਪਰ ਲਗੇ ਬੈਠੀ ਸਵਾਰੀਆਂ ਦੇ ਲਿਹਾਜ਼ੋ ਉਹ ਏਦਾਂ ਨਾ ਕਰ ਸਕਿਆ ਇਕ ਸੰਖੇਪਓ ਜਾਇ- ਪ੍ਰਸ਼ਨ ਉਤਾਰ ਨੇ ਓਹਨਾ ਦੇ ਦਿਲ ਨੂੰ ਖੁਸ਼ੀ ਨਾਲ ਫੁਲਕਾ ਦਿਤਾ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 ਤੇ ਜਾ ਮਬਰਸਰ ਦਿੱਸੂਗਾਤਾ ਪਾਪੜਵਾਰਦੀਆਂ ਤੋਂ ਲੈ ਕੇ ਮੁਰਾਦ ਬੜੀ ਭੰਡਿਆ ਤਕ ਜਦੋ ਕੀਤੇ ਪੈਸਾ ਦਾ ਖ਼ਯਾਲ ਆਂਦਾ ਤਾ ਪਤੀ ਇਕ ਏਕੋ ਡਾਲੀਲਕ ਨਾਲ ਪਤਨੀ ਦੀ ਤਸੱਲੀ ਹੋ ਜਾਂਦੀ ਮਾਮਾ ਜੋ ਹੈ ਓਥੇ ਗੱਲਾਂ ਕਰਦਿਆਂ ਕਰਦਿਆਂ ਜਿਉਂ ਸਿੰਘ ਨੂੰ ਫੇਰ ਊਂਘ ਆ ਗਯੀ ਅਸਲ ਵਿਸਚ ਉਹ ਜਾਮਣ ਜਮੰਤ੍ਰ ਤੋਇ ਨੀਂਦਰ ਦਾ ਭੁੱਖਾ ਆ ਜਿਸ ਕਰਕੇ ਓਹਦੇ ਨੀਂਦਰ ਬੁਖ ਕਿਸੇ ਵੇਲੇ ਵੀ ਉਸਦਾ ਪਿੱਛਾ ਨਾਈ ਛੱਡ ਦੇ ਜਦੋ ਕਿਸੇ ਤੇਰ੍ਹ ਉਹ ਕਵਾਟਰ ਪੋਂਛਣਦਾ ਆ ਤਾ ਬੂਹੇ ਵੜਦਿਆਂ ਹੀ ਗ੍ਰਹਿਸਤ ਡਾ ਜਿੰਮੇਵਾਰੀਆਂ

ਫੇਰ ਸੋਵੇਗਾ ਵੀ ਮਾਮੇ ਦੇ ਮਹਲ ਵਰਗੀ ਕੋਠੀ ਵਿਚ ਖੁਦ ਗਾੜਾ ਡਾਰ ਬਿਸਤਰੇ ਤੇ ਨਿਗਾਹ ਨਿਗਾਹ ਕਮਰਾ ਜਿਥੇ ਨਾ ਕਿਸੇ ਅਫਸਰ ਦੇ ਵਗੈਰ

ਹਾਂ ਠੀਕ ਚਾਚੀ। ਹੋਰ ਤੂੰ ਸੁਣਾ ਕੀ ਕਰਨ ਡੇ ਜੋ? ਠੀਕ ਹੈ ਠੀਕ ਹੈ ਹੋਰ ਬਾਲ ਬੱਚੇ ਦੀ ਸੁਣਾ

ਕੋਈ ਭਾਈ ਨਹੀਂ ਸਬਜ਼ੀ ਵਾਲਾ ਆਉਣ ਡੇਆ ਅੱਜ। ਅੱਜ ਖਰੇ ਸ਼ਨੀਵਾਰ ਤਾਂ ਨਹੀਂ ਆਉਣ ਡੇਆ ਹਣਾ। ਤੈਨੂੰ ਤੇ ਕਿਹਾ ਵੀ ਚੇਤਾ ਰੱਖ ਲਿਆ ਕਰ ਲੈ ਕੇ। ਆਹ ਨਹੀਂ ਕੋਈ ਨਹੀਂ ਮੈਂ ਦਾਲ ਬਣਾ ਲੈਂਦੀ ਹਾਂ।

ਅੜੀਏ ਪਤਾ ਕਿ ਚਾਚੀ ਸੀਟੀ ਕੁੜੀ ਮੇਰੀ ਨੇ ਗੁਆ ਦਿਤੀ ਹੈ ਸੀਟੀ। ਕੂਕਰ ਮਾਂਜ ਕੇ ਰੱਖਿਆ ਤੇ ਇਹਨੇ ਪਹਿਲਾਂ ਉਪਰੋਂ ਟਿਬਰੀ ਜਿਹੀ ਸੁੱਟ ਦਿਤੀ। ਟਿਬ ਰੀ ਜਿਹੀ ਨਹੀਂ ਲੱਭੀ ਤੇ ਬਾਅਦ ਵਿਚ ਇਹਨੇ ਸੀਟੀ ਵੀ ਪਤਾ ਨਹੀਂ ਕਿਥੇ ਸੁੱਟ ਦਿਤੀ ਤੇ ਸੀਟੀ ਤੇ ਬੜੀ ਮੁਸ਼ਕਿਲ ਜਿਹੀ ਮਿਲੀ । ਚੱਲ ਨਹੀਂ ਇਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਨਹੀਂ ਪੁੱਤ ਨਿਆਣਿਆਂ ਨੂੰ ਫੜਾਈ ਦੀਆਂ। ਅੜੀਏ ਨਹੀਂ ਮੈਂ ਕਿਹਾ ਹੁਣ ਸੋਮਵਾਰ ਜਾਵਾਂਗੀ ਨਾ। ਤੇ ਫੇਰ ਲੈ ਕੇ ਆਵਾਂਗੀ ਮੈਂ ਸੀਟੀ। ਉਹ ਆ ਮੰਗਣ ਵਾਲਾ ਤੇ ਆਪਣਾ ਘਰ ਦੀ ਚੀਜ਼ ਮਾੜੀ ਹੈ। ਆਹੋ ਤੇ ਸਾਡੇ ਕੂਕਰ ਨੂੰ ਕਿਸੇ ਦੀ ਲੱਗਦੀ ਨਹੀਂ ਚਾਚੀ ਰਾਤ ਦੇ ਕੂਕਰ ਦੇ ਨਾਲ।

ਨਹੀਂ ਨਹੀਂ ਮੈਂ ਮਤਲਬ ਇਕ ਵਾਰੀ ਸੀਟੀ ਮਰਵਾ ਲੈਂਦਾ ਵਾ। ਮਹਾਂ ਕੁੱਝ ਵੀ ਲੱਗੇ ਤੇ ਦਾਲ ਤੇ ਹੈ ਹੀ।

ਹੁਣ ਮੈਂ ਕਿਹਾ ਚਾਚੀ ਸੋਮਵਾਰ ਜਾਵਾਂਗੀ ਨਾ ਕਾਪੀ ਚੈੱਕ ਕਰਾਉਣ ਉਹ ਕਹਿਣ ਡਏ ਫਲਸ਼ ਦੇ ਵੇਖਿਓ ਪੈਹੇ ਪੈ ਗਏ ਕਿ ਨਹੀਂ।

ਚਾਚੀ ਨਾਲ ਅਸੀਂ ਤ੍ਰੇਕ ਵੀ ਵਡਾ ਕੇ ਨਾ ਤੇ ਫੇਰ ਅੜੀਏ ਫਲਸ਼

ਫੇਰ ਚੱਲ ਆਪਣੀ ਫਲਸ਼ ਬਣਾਵਾਂਗੇ ਹਣਾ। ਆਹੋ ਆਹੋ ਚੱਲ ਕੋਈ ਨਹੀਂ ਕੋਈ ਨਹੀਂ ਏਦਾਂ ਹੀ ਆਸਰੇ ਦੇ ਨਾਲ ਹੀ ਆ ਕੇ।

ਹਾਂ ਠੀਕ ਹੈ ਸੋ ਸੋਨੂੰ ਹੋਰ ਤੂੰ ਸੁਣਾ। ਵਧੀਆ ਵਧੀਆ ਤੁਸੀਂ ਦੱਸੋਂ ਆਪਣਾ। ਹਾਂ ਠੀਕ ਹੈ ਹੋਰ ਨਿਆਣਿਆਂ ਦੀ ਸੁਣਾ ਤੂੰ।

ਮੰਮੀ ਡੈਡੀ ਵਧੀਆ ਤੁਸੀਂ ਦੱਸੋਂ ਆਪਣੀ। ਹਾਂ ਠੀਕ ਹੈ ਹੋਰ ਮੁੰਡਿਆਂ ਦੀ ਸੁਣਾ ਵਹੁਟੀਆਂ ਦੀ। ਵਹੁਟੀਆਂ ਠੀਕ ਹੈ ਤੂੰ ਸੁਣਾ ਅਭੀ ਦੀ ਮੰਮੀ ਉਹ ਕਦੀ ਆਈ ਨੀ ਦੀਦੀ ਹੁਣ।

ਆਹੋ ਓਹੋ ਵੇਖੀ ਬਾਅਦ ਚ ਵੇਖੀ ਨਹੀਂ ਮੈਂ।

ਉਹ ਫੇਰ ਓਹਦੇ ਕਰਕੇ ਹੁਣ ਨਿਕਲਿਆ ਨਹੀਂ ਜਾਂਦਾ ਓਹਦੇ ਕੋਲੋਂ। ਠੀਕ ਆ ਠੀਕ ਆ ਚੱਲ ਕੋਈ ਗੱਲ ਨਹੀਂ ਫੇਰ ਕਿ ਕੰਮ ਤੇ ਫੇਰ ਕਰਨਾ ਹੀ ਹੈ। ਉਹ ਫੇਰ ਮੁੰਡਾ ਵੀ ਕਈ ਵਾਰੀ ਜਾਂਦਾ ਸੀ ਕਈ ਵਾਰੀ ਨਹੀਂ ਸੀ ਜਾਂਦਾ ਦਿਆੜੀ ਤੇ ਫੇਰ ਟੈਮ ਪਾਸ ਤੈਨੂੰ ਪਤਾ ਕਿਦਾਂ ਮੁਸ਼ਕਿਲ ਵਾ। ਆਹੋ ਨਹੀਂ ਇਹ ਤੇ ਹੈ। ਉਹ ਖਰੇ ਪੜਦਾ ਵੀ ਨਹੀਂ ਹਣਾ ਅਭੀ ਤੇ।

ਹਾਂ ਬਾਹਰਵੀਂ ਦੇ ਹੁਣ ਐਦਕੀ ਪੇਪਰ ਦੇਣ ਡੇਆ।

ਆਹੋ ਇਕ ਦੋ ਬਾਰ ਮੈ ਉਨ੍ਹਾਂ ਵਾਵਾ ਵੇਖਿਆ ਵੀ ਮੁੰਡੀਆ ਦੇ ਮਗਰ ਬੈਠਿਆ ਬੁੱਠੀਆ ਡੀ ਜੇ ਵਾਲਿਆਂ ਦੇ ਨਾਲ਼

ਚੱਲ ਕੋਈ ਗੱਲ ਨਹੀਂ ਹਣਾ ਇਹਨੇ ਉਹ ਵੀ ਰੱਖੀ ਖਰੇ ਡੰਗਰ ਵੀ ਕੋਈ ਰੱਖਿਆ ਵਾ। ਨਹੀਂ ਡੰਗਰ ਵੇਚ ਦਿੱਤੇ ਓਹਨੇ।

ਹਾਂ ਵੇਚ ਦਿਤੇ ਨੇ ਫੇਰ ਓਹਦੀ ਮੈਂ ਵੀ ਲਾਉਣੀ ਆ ਮੁੜਕੇ ਤੇ। ਆਹੋ ਫੇਰ ਹਣਾ ਇੱਕਲੀ ਜਾਣੀ ਹੈ ਕਿੰਨਾ ਕੁ ਕੰਮ ਕਰ ਲੈਣਾ ਹੁੰਦਾ। ਇਹ ਘੱਟ ਪਾਉਂਦਾ ਨਾ ਹੱਥ ਅਭੀ ਘੱਟ ਪਾਉਂਦਾ ਤੇ ਮੁੰਡਾ ਹੀ ਆ ਨਾ। ਕੁੜੀ ਆ ਨਾ ਪਾਣੀ ਢਾਣੀ ਲਾਉਂਦੀ ਡੰਗਰਾਂ ਨੂੰ।

ਇਹ ਨਹੀਂ ਕਰਾਉਂਦਾ ਇਹ ਘੱਟ ਕਰਾਉਂਦਾ ਵਾ। ਠੀਕ ਹੈ।

ਅਮ ਹੋਰ। ਸਗੋਂ ਆਪਣੀ ਮਾਂ ਦੇ ਨਾਲ ਕੰਮ ਕਰਾਇਆ ਕਰੇ ਕੇ। ਕਿਹਾ ਸੀ ਮੈਂ ਤੇ ਓਹਨੂੰ ਓਦੋਂ ਕਿਹਾ ਸੀ ਮੈਂ ਕਿਹਾ ਦੱਸ ਪੜ ਲਈਆਂ ਨੇ ਤੇ ਇਹਨੂੰ ਕੋਈ ਕੰਮ ਸਿਖਾਦੇ।

ਨਹੀਂ ਇਹਨੂੰ ਮਾਸੀ ਕਰ ਲੈਣ ਦੇ ਇਹਨੂੰ ਬਾਰਾਂ ਕਰ ਲੈਣ ਦੇ ਬਾਰਾਂ ਕਰ ਲੈਣ ਦੇ। ਬਾਰਾਂ ਬਾਰਾਂ ਦੇ ਵਿਚ। ਮਾਂ ਪਿਓ ਤੇ ਬਥੇਰਾ ਕੁਝ ਸੋਚਦੇ ਧੀਆਂ ਪੁੱਤਾਂ ਬਾਰੇ। ਆਹੋ ਕਹਿੰਦੀ ਚੱਲ ਕੀਤੇ ਕੋਈ ਸ਼ਹਿਰ ਭਰਤੀ ਭੁਰਤੀ ਖੁਲ੍ਹੇ ਤੇ ਚੱਲ ਭਰਤੀ ਸਹੀ। ਜਵਾਨ .

ਅਮ ਤੇ ਦੂਜਾ ਕੀ ਕਰਦਾ ਹੁੰਦਾ?

ਉਹ ਤੇ ਮੈਂ ਅੱਜ ਆਖਿਆ ਦਸਵੀਂ ਪੜ ਲਈ ਹੈ ਹੁਣ ਸਿਲਾਈ ਸਿਖਾ ਦੇ ਇਹਨੂੰ।

ਆਹੋ ਕਿਹਾ ਤੇ ਹੈਗਾ ਮੈਂ ਚੱਲ ਨਾਲ ਨਾਲ ਕੰਮ ਸਿਖਿਆ ਹੋਊਗਾ ।

ਹੋਰ ਚੱਲ ਹਣਾ ਏਦਾਂ ਨੌਸ਼ਹਿਰੇ ਕੁੜੀਆਂ ਵਾਧੂ ਜਾਂਦੀਆਂ ਵਾ।

ਕਹਿੰਦੀ ਆ ਹੁਣ ਓਹਦੀ ਮਰਜ਼ੀ ਆ ਨਾ। ਆਹੋ ਇਹ ਤੇ ਹੈ ਮਰਜ਼ੀ ਤੇ ਓਹਦੀ ਆ ਫੇਰ। ਮਰਜ਼ੀ ਤੇ ਫੇਰ ਓਹਦੀ ਹੈ ਹੁਣ ਮੈਂ ਕਿਸੇ ਦਿਨ ਜਾਂਦੀ ਆ ਤੇ ਓਹਨੂੰ ਕਹਿੰਦੀ ਆ ਵੀ ਇਹਨਾਂ ਨੂੰ ਥਾਂ ਟਿਕਾਣੇ ਲਾ ਹਾਂ। ਅਮ ਆਹੋ ਹੁਣ ਜਵਾਨ ਨੇ।

ਹੋਰ ਵਧੀਆ ਤੂੰ ਸੁਣਾ ਆਪਣੀ। ਠੀਕ ਆ। ਆਇਆ ਜੋਤੀ ਵਲੋਂ ਕੁੱਝ। ਜੋਤੀ ਵਲੋਂ ਨਾ ਇਹ ਮਾਤਾ ਗਈ ਸੀ ਇੱਕ ਦਿਨ।

ਕੋਈ ਨਹੀਂ ਚੱਲ ਫਿਰਾਂਗੇ। ਚੱਲ ਜਾਵਾਂਗੇ ਦੋਵੇਂ ਜਾਣੀਆਂ ਚੱਲ ਜਾਵਾਂਗੇ। ਕੋਈ ਨਹੀਂ ਮੈਂ ਤੇ ਕਹਿਣ ਡਈ ਵੀ ਕੋਈ ਨੀ ਚੱਲ ਫਿਰਾਂਗੇ।

ਛੁੱਟੀ ਕੋਈ ਨਹੀਂ ਮੈਂ ਘਰੇ ਹੁੰਦੀ ਹਾਂ। ਮੈਂ ਤੇ ਨੌਂ ਵੱਜੇ ਘਰ ਆ ਜਾਂਦੀ ਹਾਂ। ਚੱਲ ਕੋਈ ਨੀ ਚਲਾਂਗੇ ਫੇਰ ਕਿਸੇ ਦਿਨ ਆ ਦੇ ਲੈਣ ਦੇ ਰਾਹੁਲ ਨੂੰ ਕਿਸ਼ਤਾਂ ਕੁਸ਼ਤਾਂ।

ਚੱਲ ਕੋਈ ਨੀ ਜਿੱਦਣ ਜਾਓਗੇ ਲੈ ਜਾਓ ਨਾਲ ਚੱਲ ਫਿਰਾਂਗੀ ਮੈਂ ਵੀ।

ਹੋਰ।

ਧਯਾਨ ਰੱਖੀ ਠੀਕ ਹੈ। ਸ਼ਿੰਦਰ ਤੂੰ ਸੁਣਾ ਬੋਲ ਓਏ ਹਾਂ ਠੀਕ ਹੋਰ ਤੂੰ ਸੁਣਾ ਸਪਨਾ। ਅਮ ਠੀਕ ਹੈ। ਬਾਊ ਦੀ ਲੱਤ ਪੀੜ ਹੋਣੋ ਹੱਟੀ ਹੈ ਹੁਣ? ਹਾਂ ਹੁਣ ਤੇ ਪਿਆ ਥੋੜਾ ਅੜੀਏ ਫ਼ਰਕ। ਪਰ ਕੱਲ ਬੜੀ ਨਿਕਲੀ ਜਦੋਂ ਚਾਚੇ ਮਿੰਦਰ ਵਲੋਂ ਸੋਚ ਸੋਚ ਕੇ ਨਾ ਤੇ ਬੜੀ ਨਿਕਲੀ ਪੀੜ ਜਦੋਂ ਆਉਣ ਕੇ ਮੁੜਕੇ ਨੀ ਇਹਨੇ ਕੀਤੀ। ਅਮ ਭੈਣ ਓਦੇਂ ਵਲੋਂ ਤੇ ਹੈਰਾਨਗੀ ਵਾਲੀ ਗੱਲ ਹੋਈ। ਬੜੀ ਹੁੰਦਾ।

ਨੀਤੂ ਉਹ ਚੱਲ ਗਈ ਆ ਓਥੇ ਆਪਣੇ ਪੇਕੇ ਸਮਾਨ ਲੈ ਕੇ ਪਤਾ।

ਉਹ ਸ਼ੁਦੈਨ ਜਿਹੀ ਐਵੇਂ ਜਾਣ ਕੇ ਹੀ ਕਿਹਾ ਹਣਆ ਦੱਸ ਪਿੰਡ ਤੂੰ ਰਹਿ ਰੀ ਆ ਅਰਮਾਨ ਦੇ ਨਾਲ ਸਕੂਲੇ ਜਾਂਦਾ ਵਾ

ਤੇ ਮੁੰਡੇ ਦੀ ਪੜਾਈ ਖਰਾਬ ਕਰੇਂਗੀ ਕਹਿੰਦੀ ਨਹੀਂ ਮੁੰਡਾ ਮੇਰਾ ਓਦਣ ਦਾ ਜਾਂਦਾ ਵਾ ਸਕੂਲ ਆਪਾਂ ਜਿਦਣ ਦੇ ਗਏ ਹਾਂ। ਮੁੰਡੇ ਨੂੰ ਤੇ ਮੈਂ ਓਦਣ ਦਾ ਹੀ ਪਾ ਦਿੱਤਾ ਵਾ। ਨਾ ਓਥੇ ਥਾਂ ਲਿਆ ਵਾ ਸੂਖੁ ਨੇ। ਬਾਹਰ ਜਾਣ ਤੋਂ ਪਹਿਲਾਂ ਬੜੇ ਚਿਰਾਂ ਦਾ ਲਿਆ ਜਦੋਂ ਇਹਦਾ ਛੋਟਾ ਮੁੰਡਾ ਹੋਇਆ ਨਹੀਂ ਸੀ ਜਦੋਂ ਦਾ ਇਹਨੇ ਥਾਂ ਲਿਆ ਵਾ। ਆਹੋ ਥਾਂ ਤਾਂ ਲਹਿੰਦੇ ਲਿਆ ਸੀ ਇਹਨੇ ਪਰ ਹੁਣ ਆਖਣ ਡਈ ਸੀ ਓਦਣ ਵੀ ਘਰ ਬਣਾ ਲਿਆ ਵਾ ਆਪਾਂ ਓਥੇ। ਕਹਿੰਦੇ ਇਕ ਕਮਰਾ ਤੇ ਰਸੋਈ ਪਾਈ ਹੈ। ਆਹੋ ਡਈ ਸੀ ਮੈਨੂੰ ਦੱਸਣ ਕਹਿੰਦੀ ਚਾਚੀ ਬਣਾ ਲਿਆ ਵਾ ਘਰ ਹੁਣ ਓਥੇ। ਤੇ ਬਾਕੀ ਚੱਲ ਹੌਲੀ ਹੌਲੀ ਬਣਾ ਲਵਾਂਗੇ ਜਿਦਾਂ ਜਿਦਾਂ ਸੁੱਖਾ ਪੈਸੇ ਪਾਊਗਾ। ਤੇ ਬਣਾਈ ਜਾਵਾਂਗੇ ਮੈਂ ਕਿਹਾ ਆਹੋ ਚੱਲ।

ਇਹਨੇ ਝੋਨਾ ਲਾਉਣਾ ਸਿਆਣੀ ਬੜੀ ਇਥੇ ਨੀ ਇਹਨੇ ਸਤਰ ਹਜ਼ਾਰ ਰੁਪਇਆ ਲਾ ਦਿੱਤਾ ਤਿੰਨਾਂ ਚੋਹਾਂ ਮਹੀਨਿਆਂ ਚ ਇਹਨੇ।

ਇਹ ਬਾਊ ਨੂੰ ਕਹਿੰਦੀ ਵੀ ਅਸੀਂ ਪੰਜ ਸੌ ਰੁਪਇਆ ਨਾਲ ਦੱਸ ਦਿਨ ਕੱਢ ਦੇ ਪੰਜ ਸੌ ਰੁਪਏ ਨਾਲ ਦੱਸ ਦਿਨ।

ਹੋਰ ਤੈਨੂੰ ਪਤਾ ਉਹ ਕਿੰਨੀ ਸਿਆਣੀ ਹੈ। ਆਹੋ ਉਹ ਹਣਾ ਨਿਕਲਦੀ ਨੀ ਰਹੀ ਸਾਰੀ ਦਿਹਾੜੀ ਐਨ ਆਪਣੇ ਅੰਦਰ ਵੇਖਲਾ ਰਹਿੰਦੀ ਆ ਕਿਤੇ ਨਾ।

ਚੱਲ ਠੀਕ ਹੈ ਫਿਰ ਸ਼ਿੰਦਰ ਦੀਦੀ ਰਾਣੀ ਚੱਲੋ ਠੀਕ ਆ ਫੇਰ ਬਾਅਦ ਚ ਕਰਦੀ ਹਾਂ। ਠੀਕ। hello

ਅਸੀਂ ਵੀ ਠੀਕ ਆ ਕਿ ਕਰਦੇ ਕੁਛ ਨੀ free ਬੈਠੀ ਆ